ਆਹੋ ਆਹੋ ਮੁੜਕੇ ਢੇਅ ਪੈਣਾ ਝੋਨਾ ਤੁਹਾਡੇ ਕਿਵੇਂ ਏ ਵੱਡੀ ਗਯੀ ਕਣਕ? ਹਾਡੇ ਹਾਂਜੀ ਟਾਂਵੀਆਂ ਟਾਂਵੀਆਂ ਰਹਿ ਗਈਆਂ ਵਿਰਲਿਆਂ ਵਿਰਲਿਆਂ ਰਹਿ ਗਈਆਂ ਬਾਕੀ ਤਕਰੀਬਨ ਵਢੀਆ ਗਈਆਂ combine ਫੇਰਤੀ ਹੋਣੀ ਤਾਢੇ combine ਈ combine, ਹੱਥ ਨਾਲ ਤੁਹਾਨੂੰ ਪਤਾ ਘੱਟ ਈ ਵੱਢਦੇ ਐ ਅੱਜਕਲ ਤੂੜੀ ਤਾੜੀ ਵੀ ਬਣਾਉਣੀ ਉਹ ਵੀ ਤੁਹਾਨੂੰ ਪਤਾ ਪਹਿਲਾ ਵਡਾਕੇ combine machine ਨਾਲ ਤੇ ਬਾਅਦ ਚ ਉਹ ripper ਲਾ ਦੇਂਦੇ ਐ

ਸਾਡੇ ਪਹਿਲਾ ਹੱਥ ਨਾਲ ਵੱਢਦੇ ਸੀ ਉਹ

ਬੰਨ੍ਹ ਕੇ ਐਦਾਂ ਈ ਵੱਡੀ ਜਾਂਦੇ ਰਹਿੰਦੇ ਏ ਮੁੜ ਕੇ ਜਦੋ ਹੜੰਬਾ ਨਹੀਂ ਹੁੰਦਾ ਜੇੜਾ

ਤਾਡੇ ਚੱਲ ਹੈ ਨੀ ਹੜੰਬੇ ਹੂੜੰਬੇ ਸਾਡੇ ਤਾ ਬੜੇ ਹੜੰਬੇ ਆ ਏਧਰ

ਆਹ ਹੜੰਬੇ ਨਾਲ ਬੰਦੇ ਪੰਦਰਾਂ ਦੱਸ ਬਾਰਾਂ ਲੱਗਦੇ ਐ ਤੇ ਕਿੱਲੇ ਦਾ ਪੰਜ ਹਜਾਰ ਲੈਂਦੇ ਐ

ਆਹੋ ਫੇਰ ਓਦੇ ਨਾਲ ਕੁਤਰ ਦੇਂਦੇ ਏ ਉਹਦੇ ਨਾਲ ਇਹ ਹੈ ਤੂੜੀ ਤੂੜੀ ਬੜੀ ਨਿਗਰ ਬਣਦੀ ਏ ਅੱਛਾ ਅੱਛਾ ਹਾਂਜੀ ਹਾਂਜੀ ਵਧੀਆ ਤੂੜੀ ਬਣਦੀ ਏ ਉਹਦੇ ਨਾਲ

ਉਹ ਤੂੜੀ ਵੀ ਹੋਲੀ ਹੁੰਦੀ ਏ ਡੰਗਰਾਂ ਨਾਲ ਰੱਜ ਜੇਹਾ ਨਹੀਂ ਹੁੰਦਾ ਉਹਦੇ ਨਾਲ

ਤੇ ਇਹ ਜਿਹੜੀ ਤੂੜੀ ਹੁੰਦੀ ਏ ਇਹਦੇ ਵਿਚ ਘੁੰਡੀਆਂ ਜਿਹੀਆਂ ਹੁੰਦੀਆਂ ਆ ਮਤਲਬ ਨਿੱਗਰ ਤੂੜੀ ਜਿਹਨੂੰ ਕਹਿ ਦੇਣੇ ਆ

ਥੋੜੀ ਜੀ ਵੀ ਡੰਗਰਾਂ ਦੇ ਗਾੜੀ ਪਾਓ ਡੰਗਰਾਂ ਦੇ ਰੱਜ ਜਾਂਦੇ ਆ

ਆਹ, ਸਾਡੇ ਤਾ ਏਧਰ ਹੱਥਾਂ ਨਾਲ ਵੱਢਦੇ ਏ ਸਾਡੇ ਤਾ ਮਹੀਨਾ ਡੇਢ ਦੋ ਮਹੀਨੇ ਲੱਗ ਜਾਂਦੇ ਐ

ਆਹੋ ਇਹ april ਮਹੀਨਾ ਏ ਨਾ ਅਪ੍ਰੈਲ ਤੇ may ਵੀ ਜਾਕੇ ਪੱਚੀ ਛਬੀ ਤਰੀਕ ਤਕ ਵਾਢੀ ਮੁੱਕਣੀ ਏ

ਤਾਡੇ ਪੈਹੇ ਪੁਹੀਆਂ ਚ ਵੱਢਦੇ ਏ ਦਾਣੇ ਦੁਨੇ ਲੈਂਦੇ ਏ ਤੇ ਵੀਰ ਓ ਲੈਂਦੇ ਈ ਜਿਦਾਂ quintal ਤੇ ਛੇ ਪੰਜ ਮੰਨ ਪੰਜ ਮੰਨ ਲਾ ਲੈ ਤੂੰ ਕੁਇੰਟਲ ਤੇ ਮੰਨ ਚ ਹੁੰਦੇ ਏ ਹਰੇਕ ਚ ਤਿਹ ਕਿਲੋ ਚਾਲੀ kilo ਤੇ ਦੋਹਾਂ ਚ ਹੋ ਗਏ ਅੱਸੀ kilo

ਆਹੋ ਤੇ ਤਿੰਨਾਂ ਚ ਹੋ ਗਏ ਇਕ ਕੁਇੰਟਲ ਤੇ ਵੀਹ ਕਿਲੋ

ਦੋ quintal ਬਣਦੇ ਈ ਏ ਮਿਲਕੇ ਬੰਨਕੇ ਵੱਢਣਾ ਈ ਐ ਓ

ਹਾਂ, ਹਾਡੇ ਐਥੇ ਦਾਣੇਆਂ ਤੇ ਲੱਗਦੇ ਏ ਤੁਹਾਡੇ ਪੈਹੇ ਲੈਂਦੇ ਏ ਦੂਜੀ ਲੱਗਦੀ ਏ combine

ਉਹਦੇ ਚਲੋ ਹਾਡੇ ਤਾਂ ਮੈ ਐਵੇਂ ਗੱਪ ਮਾਰਾਂ ਪੈਲੀ ਹੈ ਨਹੀਂ ਮੈਨੂੰ ਕੋਈ ਖਾਸ ਪਤਾ ਨਹੀਂ ਪਰ ਫੇਰ ਵੀ ਪੈਂਤੀ ਸੋ ਚਾਰ ਹਜਾਰ ਦੇ ਕਰੀਬ ਲੈਂਦੇ ਸੀ ਆਹ ਉਹਦੇ ਵਿਚ ਇਹ ਹੈ ਤੁਹਾਨੂੰ ਹੇਗਾ ਫੈਦਾ ਵ ਐਧਰ ਦੇ ਲੋਕ ਨੂੰ

ਮਹੀਨਾ ਆਹ ਗੜੇ ਗੂੜੇ ਪੈ ਜਾਣ ਜਾ ਮੀਂਹ ਪੈ ਜੇ ਉਹਦੇ ਕਰਕੇ ਜੀ ਕਰੇ ਤੇ ਭਾਵੇਂ ਮਹੀਨਾ ਡੇਢ ਮਹੀਨਾ ਪੈਲੀਆਂ ਚ ਪਈ ਰਏ

ਇਕ ਜਮੀਨ ਹੇਗੀ ਏ ਮਨ ਲੈ ਕਿਲ੍ਹਾ ਇਕ ਮਨ ਲੈ ਬੀ ਦੱਸ ਫੁਟ ਨੀਵਾਂ

ਤੇ ਦੁੱਜਾ ਤੂੰ ਲਾ ਲੈ ਪੰਦਰਾਂ feet ਉਚਾ, ਉਚਾ ਨਿਵਾ ਰੱਖ ਲੈ ਤੂੰ ਠੀਕ ਏ ਠੀਕ ਏ ਹਿਮਾਚਲ ਚ ਹੱਹ ਹਾਡੇ ਐਥੇ combine ਨਹੀਂ ਯਰ ਚਲਦੀ ਜੰਮੂ area ਕਟਰਾ area ਵਾ

ਆਹ ਐਥੇ combine ਨਹੀਂ ਚਲਦੀ ਹਾਡੇ ਲੋਕਾਂ ਨੂੰ ਹੱਥ ਨਾਲ ਵੱਢਣੀ ਪੈਂਦੀ ਏ

ਹਾਡੇ ਤਾਂ ਭਾਜੀ ਆਹ ਹੇਗਾ april june ਚ ਲੱਗ ਜਾਂਦਾ june ਚ start ਹੋ ਜਾਣਾ ਜੂਨ ਚ ਤੇ ਇਥੇ ਹੁਣ ਅਪ੍ਰੈਲ, ਮਈ, ਜੂਨ, ਤੇ ਤੇ ਮਈ ਚ ਜਾਕੇ last ਚ ਜਾ ਕੇ ਕਣਕ ਦਾ ਕੱਮ ਖਟਕ ਹੋਣਾ ਜੂਨ ਚ ਇਹਨਾਂ ਨੇ ਝੋਨੇ ਲਾਣੇ ਦੱਸ ਤਰੀਕ ਤਕ

ਇਕ ਤੋਂ ਲੈ ਕੇ ਪੰਜ ਦੇ ਵਿਚ ਵਿਚ ਕਰਨਾ ਹੁੰਦਾ ਏ start ਜੇ ਕੋਈ ਇਕ ਤੋਂ ਪਹਿਲਾ ਪਹਿਲਾ ਕਰੇ ਜੇ ਲਾਦੇ ਝੋਨਾ ਓਹਨੂੰ ਫੇਰ ਜੇ ਸਰਕਾਰ ਨੂੰ ਪਤਾ ਲੱਗ ਜੇ ਤੇ ਓਹਨੂੰ ਮਤਲਬ ਤੇ ਓ ਭਰਨਾ ਪੈਂਦਾ ਹਰਜਾਨਾ ਭਰਨਾ ਪੈਂਦਾ ਆ ਆਹੋ ਸਾਡੇ ਪੰਜ ਛੇ ਤਰੀਕ ਨੂੰ ਸਾਡੇ ਝੋਨੇ ਲਗਦੇ ਏ ਓਦੇ ਵਿਚ ਆਪਣੀ ਪਨੀਰੀ ਬੀਜਦੇ ਏ ਠੀਕ, ਨਹੀਂ ਇਹ ਮਤਲਬ ਪਨੀਰੀਆਂ ਤਾਂ ਪਹਿਲਾ ਬੀਜ ਦੇਂਦੇ ਏ ਤੇ ਝੋਨਾ ਲੱਗਦਾ ਫੇਰ ਸਰਕਾਰ time ਦੇਂਦੀ ਏ ਬਈ ਕਦੋਂ ਇਕ ਤੋਂ ਪੰਜ ਦੇ ਵਿਚ ਵਿਚ June ਦੀ

ਅੱਛਾ ਅੱਛਾ ਨਹੀਂ ਨਹੀਂ ਸਾਡੇ ਨਹੀਂ ਐਦਾਂ ਵੀਰ ਸਾਡੇ ਦੱਸ ਤਰੀਕ ਇਕ ਤੇ ਇਕ ਜੂਨ ਪਨੀਰੀ ਬੀਜਦੇ

ਆਹ ਸਾਡੇ ਏਧਰ ਏ ਐ, ਸਾਡੇ ਰੂੜੀ ਰਾੜੀ ਪਾ ਦੇਂਦੇ ਏ ਕੁਕੜਾਂ ਦੀ ਰੂੜੀ ਨਹੀਂ ਹੁੰਦੀ ਜਿਹੜੀ

ਪਹਿਲਾਂ ਥੱਲੇ ਸਾਡੇ ਤਰਪਾਲ ਵਿਛਾਉਂਦੇ ਏ

ਤਰਪਾਲ ਵਿਛਾ ਕੇ ਉੱਤੇ ਰੂੜੀ ਪਾਉਣੀ

ਰੂੜੀ ਪਾ ਕੇ ਉੱਤੇ ਤੋਹ ਸੁੱਟਣੇ ਜੇਹੜੇ ਹੁੰਦੇ ਏ ਝੋਨੇ ਦੇ

ਆਹਾ ਵੀਹਾਂ ਦੀਨਾ ਚ ਲਾਕੇ ਯਾਨੀ ਜੂਨ ਚ ਦੱਸ ਤਰੀਕ ਤਕ ਤੁਹਾਡੇ ਝੋਨੇ ਚਾਲੂ ਚਾਲੂ ਹੁੰਦੇ ਤੇ ਸਾਡੇ ਜੂਨ ਚ last ਤੇ ਜਾਕੇ ਸ਼ੁਰੂ ਹੋ ਜਾਂਦਾ ਝੋਨਾ

ਤਾਡੇ ਵਾ ਵਾ ਦਿਨ ਲਗਦੀ ਰਹਿੰਦੀ ਏ ਹਾਂਜੀ ਕਿੰਨਾ ਚਿਰ ਲੱਗਦੀ ਰਹਿੰਦੀ ਏ ਜਿਆਦਾ ਨਹੀਂ ਮਹੀਨਾ ਕ ਲਗਦੀ ਰਹਿੰਦੀ ਏ ਮਹੀਨਾ ਪੰਜ ਦਿਨ ਛੇ ਦਿਨ ਦੱਸ ਦਿਨ ਐਦਾਂ ਉਸਤੋਂ ਮਤਲਬ ਵੱਧ ਜਾਂਦੀ ਏ july ਵੀ ਆ ਜਾਂਦਾ ਏ june ਤੇ ਪੱਕਾ ਹੈ ਹੀ ਹੈ

ਸਾਡੇ ਤਾਂ ਹੇਗਾ ਏ ਮਤਲਬ ਪਿਛਲੀ ਵਾਰੀ ਸੀ ਪੈਂਤੀ ਸੋ ਸੀ ਕਿੱਲੇ ਦਾ

ਐਤਕੀ ਵੇਖੋ ਹੁਣ ਕਿੰਨੀ ਐਤਕੀ ਹੁਣ ਪਤਾ ਨਹੀਂ ਹਮ ਅੱਛਾ ਅੱਛਾ ਚਲੋ ਕੋਈ ਨਹੀਂ

ਦੋ ਸੋ ਪੰਜ ਸੋ ਵਧਾਂਦੇ ਈ ਐ ਸਾਡੇ ਪਚਹੱਤਰ ਸੋ ਲਵਾਈ ਏ ਵੀਰ

ਨੀ ਸਾਡੇ ਤਾਂ ਏਧਰ ਵਧੀਆ ਏਕੋ ਜਿਹੀ ਜਮੀਨ ਏ ਪੋਲੀਆਂ ਜਮੀਨਾਂ ਵ ਹਾਂਜੀ ਹਾਂਜੀ ਹੱਲਾ ਹੱਲਾ ਹੱਲਾ ਮਾਰ ਕੇ ਸੁਹਾਗਾ ਮਾਰਕੇ ਕੱਦੂ ਬਣ ਜਾਂਦੇ ਏਂ ਰੂੰ ਵਰਗੇ ਤੇ ਜਾਂਦੇ ਬੰਦੇ ਫੇਰ ਕੱਦੂ ਚ ਦੋੜੇ ਸਾਡੇ ਐਥੇ ਯਰ ਮੰਨ ਲੈ ਹੱਥਾਂ ਚ ਪੱਥਰ ਛੋਟੇ ਛੋਟੇ, ਬੜੇ ਹਿਸਾਬ ਨਾਲ ਲਾਉਣਾ ਪੈਂਦਾ ਠੀਕ ਏ ਸਾਡੇ ਤਾ ਐਥੇ ਮਤਲਬ ਸੱਤ ਕ ਬੰਦੇ, ਛੇ ਸੱਤ ਬੰਦੇ ਜਾਨ ਨਾ ਕੋਈ ਸਾਡੇ ਚਾਰ ਪੰਜ ਵਜੇ ਜਾਣ ਘਰੋਂ, ਚਾਰ ਪੰਜ ਵਜੇ ਜਾਣ ਦੱਸ ਕ ਵਜੇ ਨਾਲ ਗਿਆਰਾਂ ਵਜੇ ਨਾਲ ਕਿੱਲਾ ਲਾ ਦੇਂਦੇ ਏ

ਠੀਕ ਏ ਠੀਕ ਏ ਸਾਡੇ ਵੀ ਐਨਾ ਈ ਜਾਂਦੇ ਆ ਫਿਰ

ਅਸੀਂ ਭੁੱਖੇ ਰਹਿ ਸਕਦੇ ਹਾਂ, ਬਿਮਾਰ ਰਹਿ ਸਕਦੇ ਹਾਂ ਤੇ ਜੀਵਨ ਦੀਆ ਹੋਰ ਸਹੂਲਤਾਂ

ਦੇ ਸਕਦੇ ਹਨ ਪਰ ਤੋਂ ਬਿਨਾਂ ਨਹੀਂ ਰਹਿ ਸਕਦੇ ਇਹ, ਦੁਖ ਦੀ ਗੱਲ ਹੈ ਕੀ ਅਸੀਂ, ਬਿਨਾਂ ਕੁਸ਼ ਸੋਚੇ

ਖਰਾਬ ਹੋ ਜਾਂਦਾ ਹੈ ਕੱਪੜਿਆ ਨਾਲ਼ ਸਾਡੇ ਸ਼ਰੀਰ ਵਿੱਚ, ਲਹੂ ਦੇ ਦੋਰੇ

ਨੁਕਸਾਨ ਪਹੁੰਚਦਾ ਹੈ ਤੇ ਤੰਗ ਜੁੱਤੀਆ ਸਾਡੀ ਸਭ ਨਾਤੀ ਨੁਕਸਾਨ ਪਹੁੰਚਾਦੀਆ ਹਨ ਸੱਜੇ ਫਬੇ ਮੁੰਡੇ, ਕੁੜੀਆ ਇੱਕ ਦੂਜੇ ਦੀ ਕੰਮ, ਹਵਸ ਦੇ ਸ਼ਿਕਾਰ, ਬਣ ਕੇ ਜੀਵਨ ਦੇ, ਠੀਕ ਮਾਰਗ ਤੋਂ ਭਟਕ ਜਾਂਦੇ ਹਨ ਅੱਜ, ਉਸਾਰੀ ਵਿੱਚ ਰੁਕਾਵਟ ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ, ਕੀ ਇੱਕ ਪ੍ਰਕਾਰ ਦੀ ਹੁੰਦੀ ਹੈ ਤੇ ਇਸਦਾ ਕੋਈ ਫਾਇਦਾ ਜਾ ਉਸਾਰੂ ਕਈ ਵਾਰ ਪਤਲਾ ਯਾ ਸੁੱਕਾ ਜਿਹਾ ਮੁੰਡਾ, ਜਦੋਂ ਆਪਣੀ, ਖੁਰਾਕ ਤੇ ਖਰਚ ਕਰਨ ਦੀ, ਥਾਂ ਫੈਸ਼ਨ ਤੇ ਪੈਸੇ ਖਰਚ ਕਰਕੇ ਤੰਗ ਕੱਪੜੇ ਪਾ ਲੈਂਦਾ ਹੈ ਤਾਂ ਉਹ, ਇੱਕ ਪ੍ਰਤੀਤ ਹੁੰਦਾ ਹੈ ਫੈਸ਼ਨ ਨਾਲ਼ ਸਾਡੇ ਜੀਵਨ ਵਿੱਚ

ਸਾਦਾ ਤੇ ਸਧਾਰਨ, ਪਹਿਨਾਵਾ ਹੋਵੇਗਾ, ਓਨਾ ਹੀਂ ਉਸਦੇ ਵਿਚਾਰ ਉੱਚੇ ਹੋਣਗੇ ਅਤੇ ਉਸਦੀ ਜ਼ਿੰਦਗੀ ਪਵਿੱਤਰ ਹੋਵੇਗੀ ਸਾਰਾ ਅੰਸ਼, ਇਸ ਵਿੱਚ ਕੋਈ ਸ਼ੱਕ ਨਹੀਂ ਹੈ, ਕੀ ਸ਼ਰੀਰਕ ਪਹਿਰਾਵਾ ਜੀਵਨ ਦਾ ਇੱਕ, ਜਰੂਰੀ ਅੰਗ ਹੈ ਇਸਤੋਂ ਸਾਡੇ, ਪਸੰਦਾਂ ਤੇ ਨਾਪਸੰਦਾਂ ਦਾ, ਪਤਾ ਲੱਗਦਾ ਹੈ ਇੱਥੋਂ ਤਕ ਕੀ ਇਹ ਸਾਡੇ ਸਭਿਆਚਾਰ ਤੇ ਆਚਰਣ ਦੀ ਗਵਾਹੀ ਭਰਦਾ ਹੈ ਪਰ ਇਹ ਤੇ ਫ਼ਜ਼ੂਲ ਖਰਚਾ ਭਰਿਆ ਨਹੀਂ ਹੋਣਾ ਚਾਹੀਦਾ ਇਹ ਸਾਫ ਸੁਥਰਾ ਤੇ ਸਾਦਾ ਹੋਣਾ ਚਾਹੀਦਾ ਹੈ ਅਤੇ ਮੋਸਮ ਤੇ ਵਾਤਾਵਰਣ, ਦੇ ਅਨੁਸਾਰ, ਹੋਣਾ ਚਾਹੀਦਾ ਹੈ ਸੋਹਣਾ ਪਹਿਰਾਵਾ ਪਾਉਣਾ, ਗੁਨਾਹ ਨਹੀਂ ਪਰ ਇਹ, ਸ਼ਰੀਰ ਦੇ ਅੰਗਾਂ ਨੂੰ, ਨੰਗੇ ਕਰਕੇ, ਉਹਨਾਂ ਦੀ ਪ੍ਰਦਰਸ਼ਨੀ ਕਰਨ ਵਾਲੇ ਨਹੀਂ ਹੋਣਾ ਚਾਹੀਦਾ ਸਾਨੂੰ ਅੰਨੇ, ਵਾਹ ਫੈਸ਼ਨ ਪ੍ਰਸ਼ਤ ਨਹੀਂ ਬਣਨਾ ਚਾਹੀਦਾ ਸਗੋਂ, ਇਹਨਾਂ ਨੂ ਅਪਣਾਉਂਦਿਆ, ਸਾਦਗੀ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ, ਹੁਣ ਤੁਸੀਂ ਸੁਣਾਓ ਫੈਸ਼ਨ ਬਾਰੇ ਇੱਕ ਸਮਾਂ ਸੀ ਜਦ ਸਕੂਲਾਂ ਵਿੱਚ ਪੜਦੇ ਵਿਦਿਆਰਥੀ ਬਿਲਕੁਲ ਸਧਾਰਨ ਵਰਦੀਆਂ ਪਾਕੇ ਸਕੂਲ ਜਾਂਦੇ ਸਨ ਸਕੂਲ ਦੀ ਵਰਦੀ ਦਾ ਰੰਗ, ਲਬਾਈ

ਸਮੇ ਦੇ ਨਾਲ਼ ਨਾਲ਼ ਇਸੇ ਦਿੱਖ ਅੰਦਰ ਬਹੁਤ ਤਬਦੀਲੀ ਆਈ ਹੈ ਅੱਜ ਸਕੂਲੀ ਬੱਚੇ ਆਪਣੀ ਮਰਜ਼ੀ ਦੀ ਲਬਾਈ ਆਪਣੀ ਮਰਜ਼ੀ ਦੀ ਕਟਾਈ, ਅਤੇ ਸਿਲਾਈ ਕਰਾਕੇ, ਆਪਣੀ ਵਰਦੀ ਨੂੰ ਵੀ ਬਣਾ ਚੁੱਕੇ ਹਨ ਕਾਲਜ ਦੀ ਤਾਂ ਗੱਲ ਹੀਂ ਵੱਖਰੀ ਹੈ ਉੱਥੇ ਕੋਈ ਵਰਦੀ ਨਹੀਂ ਫਿਲਮਾਂ ਦੀ ਨਕਲ ਕਰਕੇ, ਵੱਖੋ ਵੱਖਰੇ ਰੰਗਾਂ ਦੇ, ਵੱਖੋ ਵੱਖਰੇ ਡਿਜ਼ਾਇਨਦਾਰ ਸੂਟ ਤੁਹਾਨੂੰ ਕਾਲਜ ਵਿੱਚ ਦਿਸ ਜਾਂਦੇ ਹਨ ਸਾਡੇ ਵਿਦਿਆਰਥੀ ਵਰਗ ਨੂੰ ਇੱਕ ਬਹੁਤ ਵੱਡੀ, ਗਲਤਫ਼ਹਿਮੀ ਹੈ ਕੀ ਸਕੂਲ ਜਾਂ, ਕਾਲਜ ਦਾ ਵਿਦਿਆਰਥੀ ਫੈਸ਼ਨ ਤੋਂ ਬਗੈਰ ਰਹਿ, ਹੀਂ ਨਹੀਂ ਸਕਦਾ ਕਈ ਵਿਦਿਆਰਥੀ ਤਾਂ, ਕਾਲਜ ਹੀਂ ਇਸ ਲਈ, ਦਾਖਲ ਹੁੰਦੇ ਹਨ ਤਾਂ, ਜੋ ਉਹ ਆਪਣੇ ਕੱਪੜਿਆ ਦਾ, ਵੱਧ ਤੋਂ ਵੱਧ, ਦਿਖਾਵਾ ਕਰ ਸਕਣ ਅਮੀਰ ਲੋਕਾਂ ਦੇ, ਬੱਚਿਆ ਦੀ ਦੇਖਾ ਦੇਖੀ, ਮੱਧਵਰਗੀ ਪਰਿਵਾਰਾਂ ਦੇ

ਵਿਦਿਆਰਥੀ ਦੀ, ਹਲਕੀ ਸੋਚ, ਜਜਬਿਆ ਵਿੱਚ ਜਲਦੀ ਹੀਂ, ਘਿਰ ਜਾਂਦੀ ਹੈ ਸੋਹਣੇ ਬਣਨ ਦੀ ਇੱਛਾ ਉਸ ਉੱਪਰ ਹਾਵੀ ਹੋ ਜਾਂਦੀ ਹੈ ਜਿਸ ਕਾਰਣ ਫਿਲਮਾਂ, ਕੇਵਲ tv ਵਿਦੇਸ਼ੀ ਪ੍ਰੋਗਰਾਮਾਂ, ਉਸ ਉੱਪਰ ਜਲਦੀ ਪ੍ਰਭਾਵ ਪਾਉਦੇ ਹਨ ਕੱਪੜਿਆ ਦੀ, ਵੰਨ ਸੁਵੰਨਤਾ ਉਸਦੀ ਸਿਲਾਈ, ਦਾ ਨਵਾਂ ਢੰਗ, ਜੁਤੀਂਆ ਦੇ ਵੱਖੋ ਵੱਖਰੇ ਖੁਸ਼ਬੂ ਦਾ ਕਰੀਮ ਅੱਧੀਆ ਪੈਂਟਾਂ ਆਦਿ ਉਹਨਾਂ ਦੀ ਜਰੂਰਤ ਬਣ ਚੁੱਕੀਆ ਹਨ ਅਧਿਆਪਕਾਂ ਨਾਲ਼, ਮਸਕਰੀਆ ਕਰਨੀਆ ਉਹਨਾਂ ਦੇ ਅੱਗੇ ਬੋਲਣਾ, ਟਿਊਸ਼ਨਾ ਪੜਨੀਆ ਅੱਜ ਦੇ, ਵਿਦਿਆਰਥੀਆ ਲਈ ਫੈਸ਼ਨ ਹੋ ਗਿਆ ਹੈ ਪਹਿਲਾਂ ਸਮਿਆ ਅੰਦਰ ਪੜਾਈ ਵਿੱਚ, ਕਮਜ਼ੋਰ ਵਿਦਿਆਰਥੀ ਹੀਂ ਪੜਨ ਲਈ, ਜਾਇਆ ਕਰਦੇ ਸਨ ਹੁਸ਼ਿਆਰ ਵਿਦਿਆਰਥੀ, ਤੇ ਜਾਣਾ ਆਪਣੀ ਅੱਧਕ ਸਮਜਦੇ ਸਨ ਪਰ, ਅੱਜ, ਇਹ ਵੀ ਫੈਸ਼ਨ ਦਾ ਹਿੱਸਾ ਬਣ ਚੁੱਕਿਆ ਹੈ ਅੱਜ ਕੱਲ ਫੈਸ਼ਨ ਵਿੱਚ, ਮੁੰਡੇ ਅਤੇ ਕੁੜੀਆ ਵਿੱਚ, ਕੋਈ ਬਹੁਤ ਫ਼ਰਕ ਨਹੀਂ ਲੱਗਦਾ ਮੁੰਡੇ ਕੁੜੀਆ ਵਰਗੇ, ਕੱਪੜੇ ਪਹਿਨਦੇ ਹਨ ਅਤੇ ਕੁੜੀਆ ਮੁੰਡਿਆ ਵਰਗੇ ਅੱਜ ਵਿਦਿਆਰਥੀ ਦੀ ਖੁਰਾਕ ਵਿੱਚੋਂ ਦੁੱਧ, ਘਿਓ ਤਾਂ ਗਾਯਬ ਹੀਂ ਉਹਨਾਂ ਦੀ ਜਗਾ ਤੇ ਚਾਹ ਕਾਫੀ ਤੇ ਚਟਪਟੀਆ ਚੀਜ਼ਾਂ ਪ੍ਰਧਾਨ ਹੋ ਗਈਆ ਹਨ ਇਹਨਾਂ ਫੈਸ਼ਨਾ ਦਵਾਰਾਂ ਦੇਸ਼ ਦਾ ਬਹੁਤ ਸਾਰਾ, ਸ਼ਰਮਾਇਆ ਬਰਬਾਦ ਹੋ ਰਿਹਾ ਹੈ ਪੁਤਲੇ ਵਿਖਾਈ ਦੇਣ ਦੀ, ਫੈਸ਼ਨ ਨੇ, ਵਿਦਿਆਰਥੀਆ ਦੀ ਸਿਹਤ ਨੂੰ, ਖਰਾਬ ਕਰ ਦਿੱਤਾ ਹੈ ਚਹਿਰਆ ਦੀ ਰੋਣਕ ਵੀ ਖਤਮ ਹੋ ਚੁੱਕੀ ਹੈ ਸੁੰਦਰ ਬਣੇ ਰਹਿਣ ਦੀ ਇੱਛਾ ਦੇ ਕਾਰਣ ਪਰਲਰਾਂ ਵਿੱਚ, ਵਿਦਿਆਰਥੀਆ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ਮਨ ਦੀ ਸ਼ਾਂਤੀ ਤਾਂ, ਅਲੋਪ ਹੀਂ ਹੁੰਦੀ ਜਾਂ ਰਹੀਂ ਹੈ ਘਟੀਆਪਣ ਵੱਧ ਰਿਹਾ ਹੈ, ਅਤੇ ਵਧੀਆਪਣ ਦਾ ਨਾਸ਼ ਹੋ ਰਿਹਾ ਹੈ ਸਿਆਣਪ ਦੀ ਥਾਂ, ਚਲਾਕੀ ਅਤੇ ਹੁਲੜਬਾਜ਼ੀ ਨੇ ਲੈ ਲਈ ਹੈ ਨਸ਼ਿਆ ਨੇ ਵਿਦਿਆਰਥੀਆ ਦੇ ਜੀਵਨ ਨੂੰ, ਖੋਕਲਾ ਬਣਾ ਕੇ ਰੱਖ ਦਿੱਤਾ ਹੈ ਏਸ ਵਿੱਚ ਕੋਈ ਸ਼ੱਕ ਨਹੀਂ ਹੈ ਕੀ, ਸਮਾਜ ਅੰਦਰ ਨਵੀਨਤਾ ਦਾ ਆਉਣਾ ਵੀ ਜ਼ਰੂਰੀ ਹੈ ਇਸ ਤਰਾਂ ਕੋਈ ਬਾਗ਼ ਵੱਖ ਵੱਖ ਤਰਾਂ ਦੇ ਖਿੜੇ ਹੋਏ ਫੁੱਲਾਂ ਨਾਲ਼ ਸੋਹਣਾ ਲੱਗਦਾ ਹੈ ਉਸੇ ਤਰਾਂ ਸਾਡਾ ਸਮਾਜ ਵੀ ਕਰਦਾ ਹੈ ਸਾਡੇ ਅੰਦਰ, ਸੋਹਣੇ ਬਣ ਕੇ ਵਿਖਾਉਣ ਦੀ, ਪਰਵਿਰਤੀ ਹੋਣੀ ਚਾਹੀਦੀ ਹੈ ਪਰ ਇਹ, ਕਦੇ ਨਹੀਂ ਹੋਣਾ ਚਾਹੀਦਾ ਕੀ ਅਸੀਂ ਆਪਣੀਆ ਜੁਮੇਵਾਰੀਆ ਨੂੰ ਭੁੱਲ ਜਾਈਏ ਅਜਿਹੀ ਨਵੀਨਤਾ ਕਿਤੇ ਵੀ ਕੰਮ ਨਹੀਂ ਆਵੇਗੀ ਜਿਹੜੀਆ ਸਾਡੀਆ, ਜਿੱਮੇਦਾਰੀਆ ਹੁੰਦੀਆ ਹਨ, ਉਹ ਸਾਨੂੰ, ਕਦੇ ਵੀ ਨਹੀਂ ਭੁੱਲਣੀਆ ਚਾਹੀਦੀਆ ਚਾਹੇ ਆਪਣੇ ਮਾਪਿਆ ਦੀ ਜਿੱਮੇਵਾਰੀ ਹੋਵੇ ਚਾਹੇ ਤੁਹਾਡੇ ਭੈਣ ਭਰਾਵਾਂ ਦੀ ਜਿੱਮੇਦਾਰੀ ਹੋਵੇ ਚਾਹੇ ਨਿਕੇ ਨਿਕੇ ਬੱਚਿਆ ਦੀ ਜਿੱਮੇਵਾਰੀ ਹੋਵੇ ਸਾਨੂੰ ਹਮੇਸ਼ਾ ਆਪਣੀ ਜਿੱਮੇਵਾਰੀ ਆਪਣੀ ਜਿੱਮੇਵਾਰੀ ਨਿਭਾਉਣੀ ਚਾਹੀਦੀ ਹੈ ਅਤੇ ਵਿਦਿਆਰਥੀਆ ਨੂੰ, ਇਸ ਗੱਲ ਦਾ, ਅਹਿਸਾਸ ਹੋਣਾ ਵੀ, ਬਹੁਤ ਜਰੂਰੀ ਹੈ ਕੀ, ਇੱਕ ਵਾਰ ਲੰਘਿਆ ਸਮਾਂ ਕਦੀ ਮੁੜ ਕੇ ਨਹੀਂ ਆਉਂਦਾ ਵਾਰਨਾ ਹੈ, ਉਹਨਾਂ ਨੂੰ ਫੈਸ਼ਨ ਦੇ ਮਗਰ ਲੱਗ ਕੇ ਆਪਣੇ ਜੀਵਨ ਦਾ, ਸੁਨਹਿਰੀ ਹਿੱਸਾ ਗਵਾਉਨਾ ਨਹੀਂ ਚਾਹੀਦਾ ਹੈ ਪੜਾਈ ਅਤੇ ਜੀਵਨ ਦੇ ਪ੍ਰਤੀ ਆਪਣੀ ਗੱਭੀਰਤਾ ਨੂੰ ਬਣਾਏ ਰੱਖਣ ਦੀ ਲੋੜ ਹੈ ਹੁਣ ਫੈਸ਼ਨ ਵਿਸ਼ਾ ਵਿੱਚ ਕਿੱਦਾਂ ਕਿੱਦਾਂ ਦਾ ਹੈਗਾ ਤੁਸੀਂ ਦੱਸਿਓ ਫੈਸ਼ਨਾ ਦਾ ਕੀ ਜ਼ੋਰ ਹੈਗਾ ਆ ਭੂਮਿਕਾ ਹਰ ਮਨੁੱਖ ਅੰਦਰ ਸੋਹਣਾ ਬਣਨ ਅਤੇ ਸੋਹਣਾ ਜਾਪਣ ਦੀ ਪਰਵਿਰਤੀ ਹੁੰਦੀ ਹੈ ਉਹ ਚਾਹੁੰਦਾ ਹੈ ਕੀ ਉਸ ਵਿੱਚ, ਕੋਈ ਅਜਿਹੀ ਖਾਸ ਵਿਸ਼ੇਸ਼ਤਾ

ਬਦਲਨਾ ਅਤੇ ਆਪਸ ਬਣਨਾ ਚੰਗਾ ਗੁਣ ਹੈ ਜੋ ਸਲੀਕੇ ਨਾਲ਼ ਸਵਾਰਿਆ ਜਾਵੇ ਤਾਂ, ਲੋੜ ਤੋਂ ਵੱਧ ਉਚੇ ਉਚੇਚ ਵੇਸ਼ਨ ਦਾ ਅਸਰ ਉਲਟਾ ਵੀ ਹੋ ਸਕਦਾ ਹੈ, ਇਸ ਲਈ ਮਰਯਾਦਾ ਆਦਰਸ਼ ਦੇ ਸਲੀਕੇ ਨੂੰ ਨਹੀਂ ਭੁੱਲਣਾ ਚਾਹੀਦਾ ਫੈਸ਼ਨ ਦਾ ਅਰਥ ਫੈਸ਼ਨ ਅੰਗ੍ਰੇਜੀ ਭਾਸ਼ਾ ਦਾ ਸ਼ਬਦ ਹੈ, ਜਿਸਦਾ ਅਰਥ ਹੈ

ਪਹਿਰਾਵਾ, ਖਾਣ ਪੀਣ, ਬੋਲਚਾਲ ਤੇ ਰਹਿਣ ਸਹਿਣ ਆਦਿ ਸ਼ਾਮਿਲ ਹਨ ਵਿਦਿਆਰਥੀਆ ਤੇ ਫੈਸ਼ਨ ਦਾ ਪ੍ਰਭਾਵ ਵਿਦਿਆਰਥੀ ਵਰਗ ਵਿੱਚ ਇੱਕ ਬਹੁਤ ਵੱਡੀ ਹੋ ਚੁੱਕੀ ਹੈ ਕੀ ਸਕੂਲ ਯਾ ਕਾਲਜ ਦਾ ਵਿਦਿਆਰਥੀ ਫੈਸ਼ਨ ਤੋਂ ਬਗੈਰ ਰਹਿ ਹੀਂ ਨਹੀਂ ਸਕਦਾ, ਇਸ ਦਾ ਮੁੱਖ ਕਾਰਣ ਹੈ, ਪੱਛਮੀ ਸਹਿਰਤਾ ਅਤੇ tv ਦਾ ਅਸਰ ਪੱਛਮੀ ਸਹਿਰਤਾ, ਖਾਸ ਕਰਕੇ ਸਾਡੇ ਵਿਦਿਆਰਥੀ ਵਰਗ ਤੇ, ਇਸ ਕਦਰ ਹਾਵੀ ਹੋ ਗਈ ਹੈ, ਕੀ ਉਸਦਾ ਧਿਆਨ ਪੜਾਈ ਵੱਲ ਘੱਟ ਤੇ

ਦੇ ਹੋ ਗਿਆ ਹੈ ਵਿਦਿਆਰਥੀ ਨੂੰ, ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕੀ, ਸਾਦਾ ਜੀਵਨ ਤੇ ਉੱਚ ਵਿਚਾਰ ਹੀਂ ਸਫਲਤਾ ਦੀ ਕੁੰਜੀ ਹਨ ਪਰ ਉਹ ਬਨਾਉਟੀ, ਸੁਕਜ ਵੱਲ ਰੁਚਿਤ ਹੋ ਗਿਆ ਹੈ ਨਕਲ ਤੇ ਵਿਖਾਵੇ, ਵਿੱਚ ਜਿਆਦਾ ਯਕੀਨ ਕਰਨ ਲੱਗ ਪਿਆ ਹੈ

ਜ਼ਾਹਰ ਹੋ ਰਹੇ ਹਨ, ਜਿਵੇ ਪਹਿਰਾਵਾ, ਸਕੂਲਾਂ ਜਾਂ ਕੋਲਜਾਂ ਵਿੱਚ ਵਿਦਿਆਰਥੀਆ ਨੂੰ ਨਿਸਚਿਤ ਵਰਦੀ ਪਾਉਣ ਲਈ ਕਿਹਾ ਜਾਂਦਾ ਸੀ ਤਾਂ ਜੋ, ਹਰ ਵਿਦਿਆਰਥੀ ਵਿੱਚ ਇਕਸਾਰਤਾ ਬਣੀ ਰਹੇ, ਕੋਈ ਵੀ ਆਪਣੇ ਆਪ ਨੂੰ, ਅਮੀਰ ਯਾ ਗਰੀਬ ਨਾ ਸਮਜੇ, ਵਰਦੀ ਦੀ ਸਿਲਾਈ ਵਿੱਚ ਸਧਾਰਨ ਕਿਸਮ ਹੀਂ ਹੁੰਦੀ ਸੀ ਤੇ ਕਿਸੇ ਕਿਸਮ ਦੇ ਚੱਲ ਰਹੇਫੈਸ਼ਨ ਤੋਂ ਰਹਿਤ, ਪਰ ਅੱਜ ਦੇ ਵਿਦਿਆਰਥੀ, ਵਰਦੀ ਪਾਕੇ ਸਕੂਲ ਕੋਲਜ ਜਾਣਾ, ਸ਼ਾਨ ਦੇ ਖਿਲਾਫ ਸਮਜ ਰਹੇ ਹਨ ਇਹਨਾਂ ਦੇ ਕੱਪੜੇ ਨਵੀਂਨ ਤੋਂ ਨਵੀਨਤ ਕਿਸਮ ਦੇ, ਅਤੇ ਫੈਸ਼ਨ ਪਰਸਤ ਹੁੰਦੇ ਹਨ ਫੈਸ਼ਨ ਦੀ ਦੋੜ ਵਿੱਚ ਲੜਕੇ ਅਤੇ ਲੜਕੀਂਆ, ਦੋਵੇ ਇੱਕ ਦੂਜੇ ਨਾਲੋਂ ਵਧਣ, ਹੁਣ ਤੁਸੀਂ ਦੱਸੋ

ਗੁਲਾਮ ਵੀ ਬਣਦੇ ਹੀਂ ਜਾਂ ਰਹੇ ਹਨ ਦਿਨੋ ਦਿਨ ਨਵੇ ਨਵੇ ਫੈਸ਼ਨ ਦੇਖਣ ਵਿੱਚ ਵੀ ਆਉਂਦੇ ਹਨ ਤਾਂ ਆਹ ਇੱਕ ਸਾਰਾ ਦਿਨ, ਦੁਨੀਆ ਭਰ ਦੇ ਫੈਸ਼ਨ ਹੀਂ ਵਿਖਾਉਂਦਾ ਹੈ ਹਾਂ ਹਾਂ ਫੈਸ਼ਨ ਦੇ ਵੀ ਖੁੱਲ ਰਹੇ ਹਨ, ਅਤੇ ਵਾਧੇ ਦੀ ਚਾਲ ਸਮੇ ਨਾਲ਼ ਵੀ ਵਧੇਰੇ ਤੇਜ਼ ਹੈ ਅਤੇ ਇਹਨਾਂ ਦਾ, ਹਰ ਪ੍ਰਕਾਰ ਦੇ ਲੋਕਾਂ ਵਿੱਚ ਜ਼ੋਰ ਹੈ ਇਹ ਜੰਗਲ ਨੂੰ ਵਾਰੀ, ਚਾਰੇ ਪਾਸੇ ਫੈਲ ਜਾਂਦੇ ਹਨ ਪੱਛਮੀ ਦੁਨੀਆ ਫੈਸ਼ਨਾ ਦਾ ਘਰ ਹੈ ਅਤੇ ਇਹਨਾਂ ਵਿੱਚ ਇੰਨੀ ਤੇਜ਼ੀ ਨਾਲ਼ ਹੈ ਕੀ ਕੋਈ ਕਹਿ ਨਹੀਂ ਸਕਦਾ ਕੀ ਅਗਲਾ ਫੈਸ਼ਨ ਕੀ ਹੋਵੇਗਾ ਭਾਰਤੀ ਲੋਕ, ਪੱਛਮੀ ਲੋਕਾਂ ਦੀ ਨਕਲ ਕਰਨ ਵਿੱਚ ਨਾ ਕਿ ਕਰਦੇ ਹਨ ਇਸੇ ਕਰਕੇ, ਅਸੀਂ ਫੈਸ਼ਨਾ ਵਿੱਚ ਅੰਨੇਵਾਹ ਪੱਛਮ ਦੀ ਨਕਲ ਕਰ ਰਹੇ ਹਾਂ ਇਸ ਲਈ ਲੋਕਾਂ ਦਾ ਕਹਿਣਾ ਹੈ ਕੀ ਗਰੀਬ ਵੀ, ਇਹਨਾਂ ਤੋਂ ਬਚਿਆ ਕੋਈ ਨਹੀਂ ਫੈਸ਼ਨ ਕਰਨ ਤੋਂ ਭਾਵ ਆਪਣੀ ਸੁੰਦਰਤਾ ਤੇ ਨਜ਼ਾਕਤ ਵਿੱਚ ਵਾਧਾ ਕਰਨਾ ਹੈ ਪਰ ਇੱਕ ਮਨੁੱਖ ਖੁਸ਼ਾਮਤ ਨੂੰ ਪਸੰਦ ਕਰਤਾ ਹੈ ਅਤੇ ਉਹ ਇਹ ਨਹੀਂ ਚਾਹੁੰਦਾ ਕੀ ਉਸਨੂੰ ਆਲੇ ਦੁਆਲੇ ਵਿੱਚ ਸਿੱਧਾ ਸਾਦਾ ਸਮਜਿਆ ਜਾਵੇ, ਉਹ ਆਪਣੇ ਨੂੰ ਕੱਪੜਿਆ ਅਤੇ ਫੈਸ਼ਨਾ ਦੀਆ ਹੋਰ ਚੀਜ਼ਾਂ ਨਾਲ਼ ਸਜ਼ਾ ਕੇ ਆਲੇ ਦੁਆਲੇ ਵਿੱਚ ਆਪਣਾ ਪ੍ਰਭਾਵ ਪਾਉਣੀਆ ਚਾਹੁੰਦੀਆ ਹਨ ਉਸਦੇ ਮਨ ਵਿੱਚ ਹੀਣਤਾ ਭਾਵ ਰਹਿੰਦਾ ਹੈ ਕੀ ਜੇਕਰ ਉਸਨੇ

ਫੈਸ਼ਨ ਨੂੰ ਵਧਾਉਣ ਵਿੱਚ, ਦਰਜੇ ਅਤੇ ਸ਼ਿੰਗਾਰ ਦੀਆ ਚੀਜ਼ਾਂ ਪਾਉਣ ਵਾਲੇ ਸਨਤਕਾਰ ਵੀ ਜਿੱਮੇਵਾਰ ਹਨ ਕਿਓਕਿ ਉਹ ਨਿੱਤ ਨਵੇ ਫੈਸ਼ਨਾ ਦੀ ਕਾਢ ਕੱਢ ਕੇ ਤੇ ਉਹਨਾਂ ਨੂ ਪ੍ਰਚਲ ਕਰਕੇ ਹੀਂ, ਲਾਭ ਪ੍ਰਾਪਤ ਕਰ ਸਕਦੇ ਹਨ ਇਸ ਅਧਾਰ ਤੇ, ਵਰਤਮਾਨ ਆਦਮੀਆ ਤੇ ਤੀਵੀਆਂ ਨੂੰ ਦਰਜੀਆਂ ਦੇ ਬਣਾਏ ਆਖਣਾ ਗਲਕ ਨਹੀਂ ਇਹਨਾਂ ਦੀਆ ਦੁਕਾਨਾਂ ਵਰਤਮਾਨ ਮਨੁੱਖਾ ਲਈ ਮੰਦਿਰਾ ਦੇ ਬਰਾਬਰ ਹਨ ਜਿੱਥੋਂ ਉਹ

ਜਦੋਂ ਫਿਲਮ ਦੇਖਣ ਜਾਂਦੇ ਹਨ ਤਾਂ ਉਹ ਐਕਟਰਾਂ ਅਤੇ ਐਕਟਰੈਸਾਂ ਦੀਆ ਪਹਿਰਾਵਿਆਂ ਦੀ ਬੜੀ ਸੂਖਮਤਾ ਨਾਲ਼ ਨਕਲ ਕਰਦੇ ਹਨ ਇਸ ਪ੍ਰਕਾਰ ਅੱਖਾਂ ਨੂੰ ਪ੍ਰਭਾਵਿਤ ਕਰਨ ਵਾਲੀ ਫਿਲਮ ਤੋਂ ਤੁਰਿਆ ਫੈਸ਼ਨ ਬਜ਼ਾਰ ਵਿੱਚ, ਹੋਰਨਾਂ ਨੂੰ ਪ੍ਰਭਾਵਿਤ ਕਰਦਾ ਹੈ, ਤੇ ਇਹ ਫੈਸ਼ਨਪ੍ਰਚਲਿਤ ਹੋ ਜਾਂਦਾ ਹੈ ਫੈਸ਼ਨ ਪ੍ਰਚਲਿਤ ਕਰਨ ਵਿੱਚ ਤੇਲੇਵਿਸ਼ਨ ਉੱਤੇ ਦਿਖਾਏ ਜਾਂਦੇ ਫੈਸ਼ਨ ਸ਼ੋਆ